ਜੋ ਕਿ ਅਸੀਂ ਇਸ ਦੇ ਵਿੱਚ ਦੇਖ ਰਹੇ ਹਾਂ ਇਹ ਬਹੁਤ ਸੋਹਣਾ ਵਿਊ ਹੈ।

ਇਹ ਇੱਕ ਸ਼ੋਰੂਮ ਹੈ ਜਿਸ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੇ ਕੱਪੜੇ ਖਰੀਦਦੇ ਹਾਂ।

ਜਿਸ ਵਿੱਚ ਅਸੀਂ ਬਹੁਤ ਵਧੀਆ ਗੈਸ ਸਟੋਵ ਚੁੱਲੇ ਵੀ ਦੇਖ ਰਹੇ ਹਾਂ।

ਇਹ ਇੱਕ ਏਰੀਆ ਹੈ ਜੋ ਕਿ ਸਾਨੂੰ ਇਸ ਵਿੱਚ ਦੇਖ ਰਹਾ ਹੈ ਇਸ ਵਿੱਚ ਇੱਕ ਰੈਸਟੋਰੈਂਟ ਬਣਿਆ ਹੋਇਆ।

ਇਸ ਦੇ ਬਾਹਰ ਬਹੁਤ ਸਾਰੇ ਪਲਾਂਟਸ ਅਤੇ ਦਰੱਖਤ ਵੀ ਲੱਗੇ ਨਜ਼ਰ ਆ ਰਹੇ ਹਨ।

ਏਹ ਇੱਕ ਸ਼ੌਪ ਹੈ ਜਿਸ ਵਿੱਚ ਅੱਸੀਂ ਬੋਹੁਤ ਤਰ੍ਹਾਂ ਦੇ ਮਿਰਰਸ --

ਨਾਲ ਹੀ ਇਸ ਵਿੱਚ ਬਹੁਤ ਸਾਰਾ ਗਰੀਨ ਏਰੀਆ ਬਣਿਆ ਹੋਇਆ ਹੈ।

ਇਹ ਇੱਕ ਪਹਾੜੀ ਏਰੀਆ ਹੈ ਜਿੱਸ ਵਿਚੋਂ ਬਹੁਤ ਸਾਰਾ ਪਾਣੀ ਆ ਰਿਹਾ ਹੈ।

ਨਾਲ ਹੀ ਇੱਸ ਵਿੱਚ ਅੱਸੀਂ ਬਹੁਤ ਸੋਹਣਾ ਵਿਊ ਦੇਖ ਰਹੇਂ ਹਾਂ।